ਚਲ ਤੇਰੀ ਦਿਹਾੜੀ ਪੈ ਗਈ ਨਾ ਵਦੀਆ ਫੇਰ ਮੈਂ ਵੇਨੀ ਆ ਨਾ ਹੱਲੇ ਹੱਲੇ ਵੀ ਕਿੰਨਾ system ਕਰਨਾ ਪੈਂਦਾ ਵਾ

ਕੀ ਆਦੀ ਬਸ ਰਹਿ ਗਏ ਮੰਮੀ ਕਹਿੰਦੀ ਪਾਗਲ ਨਾ ਹੋ ਜਾਯੋ ਨਹੀਂ ਨਹੀਂ ਫੋਨ ਨਹੀਂ ਮੈਂ ਕਰਦਾ ਆ ਲਾਸਟ ਵਾਰੀ ਹੈ ਨਾ ਕੇ ਇਕ। aunty ਕਮਾਵੇਂ ਤੁਸੀਂ ਪੈਸੇ

ਹੂ

ਆਪੇ ਲੱਗੀਆਂ ਰਹਿਣਗੀਆਂ ਦੋਨੇ ਇੰਨੀ ਕਿਉਂ ਨਹੀਂ ਕਰਨੀ

ਮੈਂ ਕਿਹਾ ਆਹੋ ਮੰਮੀ ਨੇ ਤੇ ਅੱਕ ਜਾਣਾ

ਇਕ ਵੈਸੇ ਇਕ ਘੰਟਾ ਤੇ ਪ੍ਰਭ ਆਪਾਂ ਵੈਸੇ ਵੀ ਗੱਲਾਂ ਕਰ ਲੈਨੇ ਆਂ ਤੇ ਆ ਫੋਜੀ ਬੜਾ ਆਉਂਦਾ ਰਿਹਾ ਅੰਟੀ ਨਾਲ ਲਗਾਓਨੇ ਆਂ।

ਠੀਕ

ਕਿਹੜੀ ਗਲੀ ਥਾਣੀ ਏਧਰ ਗਲੀ ਥਾਂਣੀ

ਤੁਰਿਆ ਜਾਤੇ ਚੱਕਰ ਤੂੰ ਲੈ

ਲਾਗੇ ਤੇ ਨਹੀਂ ਜਾਣੀ ਤੇ ਵਾਜ਼ ਹੈ

ਤੂੰ ਤਾਂ ਗੱਲ ਹੀ ਛੱਡਤੀ ਮੈਂ ਕਿਹਾ ਹੈ ਦੀ ਹੋ ਜਾਨਾ ਮੈਂ

ਅੱਜ ਕੁਝ special ਬਣਾਉਣ ਲੱਗੇ ਮੈਂ ਵੀ ਆਉਂਨਿ

ਮੈਨੂੰ ਤੇਰੀਆ ਦੋ ਦੋ ਵਾਜ਼ਾਂ ਆਉਂਦੀਆਂ hands-free ਤੋਂ ਲਾਹ

ਔਹ ਜਾਹ ਹੋਰ ਤਰ੍ਹਾਂ ਦੀ ਨਾ ਸੁਣਨ ਕੋਈ ਨਹੀਂ ਤੈਨੂੰ ਤੈਨੂੰ ਨਾ ਸੁਣੇ ਕੋਈ ਨਹੀਂ ਹਾਂ

ਮੈਂ ਕਿਆ ਤੇਰਾ ਤੇਰਾ ਖਰਾਬ ਨਾ ਹੋ ਜਾਵੇ ਸਿਸਟਮ। ਮੇਰਾ ਖਰਾਬ ਹੋ ਜਾਉ system ਮੈਂ ਇੱਥੇ ਆਣਕੇ ਤੇਰਾ ਵੀ ਕਰ ਦੂੰਗੀ ਤਾਂ ਫੇਰ ਤਾਹੀਓਂ ਤੈਨੂੰ ਕਹਿੰਨ ਡਆ ਤੂੰ ਹੁਣ ਕੱਟਣਾ ਨਹੀਂ ਆ ਤੂੰ ਮਿਹਰ ਕਰ ਸੁਖੁ ਵਾਂਗੂੰ ਆਹੋ ਤੂੰ ਮਿਹਰ ਕਰ

ਉਹਨੇ ਕੋਈ ਅਹ ਅੱਗੇ ਗੱਲ ਸਿੱਖੀ ਤੂੰ ਮਿਹਰ ਕਰ ਤੇ ਹੁਣ ਪਤਾ ਨਹੀਂ ਕਿਹ ਕਹਿੰਦੀ ਰਹਿੰਦੀ ਬੱਕਰੀ ਹੈ ਬੱਕਰੀ ਹੈ ਨੀ ਬੱਕਰੀ

ਸੀਪੇ ਨਾਲ ਹਜੇ ਇੱਟ-ਖੜਿੱਕਾ ਪੂਰਾ ਸੀਪੇ ਨਾਲ ਆਉਂਦੀ ਇੱਕ ਹੋਰ ਗੱਲ ਸੁਣ ਉਹਦੀ ਆਉਂਦੀ ਮੇਰੀ ਸੀਪੇ ਬੜੀ ਸੋਹਣੀ ਲੱਗਦੀ ਏਟ ਕੁੜੀ ਕਾ ਬੜਾ ਸੀ ਸੀਪੇ ਨਾਲ ਓਹਦਾ ਰਮਾਣ ਨਾਲ ਜੇ ਅਹ prabh ਗੱਲ ਕਰਦੀ ਹੋਵੇ ਤੇ ਤੂੰ ਤੇ ਰਮਾਣ ਨਾਲ ਸੁੱਖੂ ਨੂੰ phone ਕਰੋ

ਮੈਂ ਰੁਕ ਜਾਏ ਇੱਕ ਬੰਦੇ ਨਾਲ ਹੁਣ ਗੱਲ ਕਰ ਲਵਾਂ ਅਕਾਸ਼ ਨਾਲ ਏਦਾਂ ਕੋਈ ਚੱਕਰ ਤਾ ਨਹੀਂ ਹੈ ਆਹੋ ਉਹ ਤੇ ਕੋਈ ਨਹੀਂ ਕਰੀ ਜਾ hold ਰੱਖ ਪਰ ਕੱਟੀ ਨਾ

ਹੋਰ ਕੰਮ ਕਰਿਆ ਸੀ ਪੰਜ ਸੌ ਰੁਪਈਆ

ਚਲ ਕੋਈ ਨਹੀਂ ਹੈ

ਹਾਂ ਕਿ ਆਹੋ ਕਰ ਲਈਆਂ

ਬੀਬੀ ਵਾਲੀ ਗਲੀ ਲੰਘ ਗਿਆ ਆਹੋ ਇਧਰ ਲੀ ਪਰਲੀ

ਇਧਰ ਲੀ ਗਲੀ ਚ ਕੀ ਸੀ ਉਹ ਮੈਂ ਉਦਹ ਕੋਈ issue ਮੈਂ ਨਹੀਂ ਲੱਗੇ ਲਾਗੇ network ਤਾਂ ਕਰਕੇ ਤਾਂ ਕਰਕੇ ਮਤਲਬ ਨਾਨਾ network ਇਹ ਕਿਹੜੇ ਆਪਾਂ whatsapp ਤੇ ਲੱਗੇ ਹਾਂ

ਲਾਗੇ ਲਾਗੇ ਡਰੀਆਂ ਦੂਰ ਦੂਰ ਹੁੰਦਾ ਵ ਦੂਰ ਦਾ ਲੋਕੀਂ ਤੇ ਲਾਹ ਕੇ ਇੱਕ ਮੰਜੇ ਤੇ ਛੱਡ ਕੇ ਦੂਜੇ ਮੰਜੇ ਤੇ ਬੈਠ ਕੇ ਡਾਈ ਕਰਨ

ਠੀਕ ਆਂ

ਤੇਰਾ ਤੇਰਾ ਤੇਰਾ phone ਹੋਊਗਾ ਤੇ ਉਧਰੋਂ ਮੈਂ aunty ਦਾ phone ਲਾਗਵਾਉਂਗੀ ਨਾ ਚੰਗਾ ਫੇਰ ਤੈਨੂੰ ਫੇਰ ਪੈਸੇ ਮਿਲਣੇ ਆ ਜੇ app app ਇਹਦੇ ਵਿਚ download ਹੋ ਗਿਆ

ਇਧਰੋਂ ਜਦੋਂ ਤੂੰ ਆਵੇਗਾ ਨਾ ਤੇ ਉਦੋਂ ਦਾਸ ਮਿੰਟ ਪੂਰੇ ਕਰ ਲਈ ਫੇਰ ਇਧਰ ਆ ਜੀਂ

ਏਥੋਂ ਹੈਠੀ ਗਿਆ ਹਾਂ ਨਾ ਤੂੰ

ਆਹੋ ਤੇ ਜਦੋਂ ਬਿੱਟੂ ਦੀ ਦੁਕਾਨ ਵਲ ਤੋਂ ਹੋ ਕੇ ਕਿੱਧਰ ਨੂੰਆਵੇਂਗਾ ਫੇਰ ਤੂੰ ਇਧਰ ਨੂੰ ਆ ਜਾਵੀਂ

ਓਥੇ ਹੀ ਦੁਕਾਨ ਤੇ ਭਾਵੇਂ ਦਾਸ ਮਿੰਟ ਪੂਰੇ ਕਰੀ ਆ ਕਿੱਦਾਂ ਕੁਖ ਨਹੀਂ ਕਿਹਾ ਮੈਂ ਮੈਂ ਕਿਹਾ ਉਧਰ ਪੂਰੇ ਕਰਕੇ ਏਧਰ ਨੂੰ ਆ ਜਾਈਂ

ਠੀਕ ਆ

ਹੂ ਹੁਣ ਮੈਂ ਹੁਣ ਮੇਰੇ ਦੋ ਮਿੰਟ ਰਹਿ ਗਏ ਤੇ ਫੇਰ ਦਾਸ ਮਿੰਟ ਰਹਿ ਜਾਣੇ ਫੇਰ ਪੂਰੇ ਕਰਕੇ ਫੇਰ ਤੂ ਇਧਰ ਦੀ ਆਜੀ ਫੇਰ ਆਪਾਂ ਘਰ ਨੂੰ ਜਾਨੇ ਆਂ

ਮੈਂ ਤੇ phone ਤਾ ਢਾਈ ਵਜੇ ਸਵੇਰ ਪਹਿਲਾਂ ਅੱਜ ਕਹਿੰਦਾ jashan ਉਹ ਆਦਾ geyser ਚੱਲਣ ਡਆ ਮੈਂ ਕਿਹਾ ਹਾਂ ਬਤੀ ਨਹੀਂ ਰਹਿ ਪਰ geyser ਚ ਪਾਣੀ ਗਰਮ ਆ ਉ ਓ ਪਹਿਲਾਂ ਮੈਂ ਨਾਤੀ ਫੇਰ ਫੇਰ jashan ਫੇਰ manni ਫੇਰ ਫੇਰ ਸੇਵਕ ਐ।

ਹਾਅ ਸ਼ਾਬਸ਼ ਉਹ ਤੇਰੇ

ਘਰਦਿਆਂ ਨੇ ਕਾਂ-ਕਾਂ ਲਾਇਆ ਉਠਦੇ ਨਹੀਂ ਹਾਂ ਸੱਤ ਵੱਜ ਗਏਆ ਸੂਰਜ ਸਿਰ ਤੇ ਆ ਗਿਆ ਫਲਾਣਾ ਚਮਕੀਨਾ ਹੈ ਸੱਤ ਵੱਜ ਗਏ ਉਠ ਜਾਉ ਅੰਨਾ ਹੋ ਗਿਆ ਜੇ ਸੂਰਜ ਚੜ੍ਹ ਗਿਆ ਜੇ ਟੂਟੀ ਟੂਟੀ ਵਾਲੀ ਆ ਤੂੰ ਮੈਂ ਪਹਿਲਾਂ ਬੰਦ ਕਰਾਉਣੀ ਮੈਂ ਜਾ ਕੇ ਮਣਾ ਡਰਾਵਾ ਤੁਹਾਡੇ ਗਾੜੀ ਹਾਥ ਦਾੜ੍ਹੀ ਹੱਥ ਜੋੜਦੀ ਤੁਹਾਡੀ ਟੂਟੀ ਨੇ ਤਾਂ ਸਾਡੀ ਨੀਂਦ ਖਰਾਬ ਕੀਤੀ ਏ

ਮੈਂ phone ਮੈਂ ਹੁਣੇ phone ਕਰੂੰਗਾ ਮੈਂ ਇਕ phone ਹੋਰ ਲਈ ਮੁੰਡੇ ਨੂੰ

ਮੈਂ ਕਿਹਾ ਮੈਨੂੰ ਇਕ ਹੋਰ phone ਕਰ ਲੈਣ ਦੇ ਮੁੰਡੇ ਨੂੰ ਫੇਰ ਬਸ ਆਹ ਵੇਖ ਅਹ second ਤੀਹ second ਰਹਿ ਗਏਆ ਤੂੰ ਕਰ ਲਾ ਫੇਰ ਮੈਂ ਤੈਨੂੰ phone ਕਰੂੰਗੀ ਤੇ ਤੈਨੂੰ ਫੇਰ ਬਾਅਦ ਦੇ ਵਿੱਚ ਦਸ ਮਿੰਟ ਰਹਿ ਗਿਆ ਉਹ ਬਾਦ ਦੇ ਵਿੱਚ ਕਰ ਦਵਾਂਗੇ finish ਫੇਰ ਬਸ

ਆਓ ਬਸ ਦਸ ਮਿੰਟ ਹੀ ਕਰਨਾ ਫੇਰ ਟੂਟੀ ਵਾਲ ਵਾਲਿਆਂ ਦੀ ਕਿੱਸਾ ਸ਼ੁਰੂ ਕਰ ਦਿੰਨੇ ਆਂ ਤੇ ਫਿਰ ਬਸ ਖ਼ਤਮ ਹੋ ਜਾਣੀ ਸੀ minute ਹੋ ਜਾਣੇ ਪੂਰੇ ਸੁੱਚੀ ਮੈਂ ਤੇ ਸੱਚੀ ਕਿਸੇ ਦਿਨ ਉਹ ਲੈਣ ਆਉਂਦੇ ਆ ਗਰਾਹੀ ਉਹ ਜਿਹੜੇ ਆਉਂਦੇ ਨਾ ਗਰਾਈਂ ਲੈਣ ਮੈਂ ਤੇ ਪਹਿਲਾਂ ਉਨ੍ਹਾਂ ਦੇ ਦਵਾਲੇ ਹੋਣਾ ਅੱਜ ਹਮ ਹੋ ਗਏ ਦਸ

ਕਿਹੜੀ ਗੱਲ ਕਰਨ ਡਇ ਤੋਂ?

ਫਿਰ ਉਹ ਆਈ ਨਾ ਚਾਚੂ ਨੇ ਕੁਝ ਨਾ ਆਪਣੇ ਸਿਰ ਤੋਂ ਵਾਰ ਕੇ ਨਾ ਮੂੰਹ ਕਰਕੇ ਹੇਨਾ ਤੇ ਬਾਹਰ ਗੇਟ ਨੂੰ ਸੁੱਟਿਆ ਤੇ ਅਮਨ ਤੇ ਉੱਤੇ ਡਿੱਗ ਗਏ।

ਤੇ ਸੋਚ ਕੀ ਪਤਾ ਕੀ ਕਰਦੀ ਹੋਣੀ ਹੈ।

ਆਂਦੇ ਹੀ ਲੱਗ ਗਈ ਉਹ ਜਾਦੂ ਟੂਣਾ ਕਰਨ। ਤੁਹਾਨੂੰ ਕਿੱਦਾ ਪਤਾ ਉਹ ਜਾਦੂ ਟੂਣੇ ਕੱਟਦੀ। ਅੜੀਏ ਤੂੰ ਥੱਲੇ ਵੜੇਗੀ ਨਾ ਤੈਨੂੰ ਖੁਦ ਹੀ ਪਤਾ ਚੱਲ ਜਾਣਾ। ਅੱਛਾ। ਐਨੀ ਗੰਦੀ ਮੁਸ਼ਕ ਆਉਂਦੀ ਐ ਤੇ ਉਹ ਨਾ ਜਿਹੜੀ ਥੱਲੇ ਬਣਾਈ ਨਾ ਬਾਬਿਆਂ ਦੀ ਜਗ੍ਹਾ ਉਹ ਵੀ ਹੁਣ ਔਖ ਹੁੰਦੀ ਉਹਨੇ ਨਾ ਜਾਂਦੀ ਹੈ ਉੱਥੇ।

ਅੰਮੀ ਨੇ ਵੀ ਦੋ ਤਿੰਨ ਦੀ ਜਗ੍ਹਾ ਬਣਾਈ ਹੈ।

ਅੱਛਾ ਹਾਂ।

ਚੱਕ ਤੀ ਜਗ੍ਹਾ ਹੁਣ ਪਰ ਉਹਦੀ ਠੀਕ ਹੈ। ਕਰਦੀ ਜਾ ਐਦਾਂ ਦੇ ਕੰਮ ਸੀਮਾ। ਇਹ ਕਿੱਦਾਂ ਦੀ ਆ ਗਈ ਸਾਡੇ ਘਰ। ਉਹੀ ਤਾਂ ਮੇਰੇ ਕੋਲ ਰਾਤੀ ਕੰਬਦੀ ਹੈ ਉਹ ਡਰਦੀ ਘਰ ਨਹੀਂ ਜਾਂਦੀ।

ਅੱਛਾ। ਇੱਝ ਉਹ ਵੀ ਨਹੀਂ ਸਕਦਾ ਉਹ ਕੁਝ ਕਰਦੀ। ਹਿੰਦੂ ਆ ਉਹ। ਠੀਕ ਹੈ। ਆਪਣੀ ਕੁੜੀ ਨੂੰ ਵੀ ਇਹੀ ਸਿਖਾਏਗੀ।

ਅੱਗੋ ਭਇਆ ਵੀ ਮੰਨਦਾ ਘਰ ਦਇਆ ਨੂੰ ਐਦਾਂ ਕੁਝ ਕਰਨ ਨੂੰ।

ਫਿਰ ਉਹ ਕਰਦੀ ਜਦੋਂ ਉਹ ਜਿਹੜੀ ਮਹਿਕੂ ਚਾਚੀ ਹੈ ਹੇਨਾ ਇਹਦੇ ਉਹ ਨਿੱਕਲੇ ਸੀ ਬੂਟਿਆਂ ਦੇ ਥੱਲੋਂ ਫੋਟੋਆਂ ਨਿਕਲੀਆਂ ਸੀ ਤੇ ਚਾਚੇ ਨੂੰ ਵੀ ਕੀਤਾ ਦਾ ਸੀ ਕੁਝ।

ਤੇ ਪਿੱਛੇ ਊਰਦੂ ਵਿੱਚ ਕੁਝ ਲਿਖਿਆ। ਹੈਨਾ ਤੇ ਨਾ ਉਹਨੇ ਪਤਾ ਕੀ ਕੀਤਾ ਸੀ ਆਹ ਜਿਹੜੀ ਹੈ ਨਾ ਰਾਣੀ ਤੇ ਇਹ ਰਾਣੀ ਤੇ ਜੱਗੂ ਲਾਲ ਚੁੰਨੀ ਲੈ ਕੇ ਨਾ ਰਾਣੀ ਹੇਨਾ ਤੇ ਉੱਤੇ ਚੜਦੀ ਹੁੰਦੀ ਤੇ ਰਾਣੀ ਨੇ ਹੀ ਤਾਂ ਕੀਤਾ ਕੁਝ। ਅੱਛਾ। ਇਹਨੇ ਕੀਤਾ ਦਾ ਵਾ ਇਹ ਲਾਲ ਚੁੰਨੀ ਲੈ ਕੇ ਉੱਤੇ ਚੜਦੀ ਹੁੰਦੀ ਸੀ।

ਇਹਨੇ ਕੀਤੇ ਫੋਟੋਆ ਰੱਖੀਆਂ ਸੀ। ਹਮ ਇਹ ਵੀ ਜਾਂਦੀ ਰਾਣੀ aunty ਵੀ ਜਾਂਦੀ ਅੱਗੇ ਹਾਂ। ਇਹ ਵੀ ਜਾਦੂ ਟੂਣਾ ਕਰਦੀ ਐ।

ਹੋਰ। ਵਧੀਆ ਕੱਠੇ ਹੀ ਬੋਲੇ।

ਬੀਬੀ ਛਿੰਦੋ ਠੀਕ ਐ।